ਇਹ ਜਿਹੜਾ ਵਿਊ ਐ ਉਹ ਬਹੁਤ ਵਧੀਆ ਏ ਵਾਤਾਵਰਨ ਵਧੀਆ ਏ ਆਸੇ ਪਾਸੇ ਘਾਹ ਘੁਹ ਲੱਗਾ ਐ ਗਮਲੇ ਪਏ ਆ।

ਬਉਹ ਵੱਡਾ ਮੰਦਰ ਏ ਇੱਥੇ ਲੋਕੀ ਦੂਰੋਂ ਦੂਰੋਂ ਆਉਂਦੇ ਮੱਥਾ ਟੇਕਣ ਦੁਨੀਆਂ ਬੜੀ ਖੜੀ।

ਇਹ ਜਿਹੜਾ ਵਿਊ ਵੇਖ ਰਹੇ ਹੋ ਪਿੱਚਰ ਦਾ ਬਹੁਤ ਵਧੀਆ ਏ ਇਹ ਵਾਤਾਵਰਨ ਬਹੁਤ ਵਧੀਆ ਏ।

ਹੋਰ ਸਪੀਕਰ ਵੀ ਮਿਲਦੇ ਆ ਬਹੁਤ ਵਧੀਆ ਇਥੇ ਗਾਣੇ ਗੁਣੇ ਸਪੀਕਰਾਂ ਚ ਸੁਣੋ ਤੁਸੀਂ ਹੈਡਫੋਨ ਲੋ ਬਹੁਤ ਵਧੀਆ ਇਥੇ ਦਾ--

ਇਹ ਜਿਹੜਾ ਪਿੱਛੇ ਦਾ ਵਿਊ ਐ ਇਹ ਬਹੁਤ ਵਧੀਆ ਐ ਇਥੇ ਦਾ ਵਾਤਾਵਰਨ ਬਹੁਤ ਵਧੀਆ ਐ।

ਇਹ ਪਿਕਚਰ ਦਾ ਜੇਹੜਾ ਵਿਊ ਵੇਖਦੇ ਹੋ ਬਹੁਤ ਵਧੀਆ ਹੈ ਬਹੁਤ ਵੱਡਾ ਹਾਲ ਏ ਏਹ ਖਾਣੇ ਆਲ਼ਾ ਹਾਲ ਏ।

ਬਾਈ ਇੰਚ ਦੀਆਂ ਚੌਵੀ ਇੰਚ ਦੀਆਂ ਤੀਹ ਇੰਚ ਦੀਆਂ ਚੌਂਤੀ ਇੰਚ ਦੀਆਂ ਐਲ_ਸੀ_ਡੀਆਂ ਬਹੁਤ ਵਧੀਆ ਏ।

ਇਥੇ ਦਾ ਵਾਤਾਵਰਣ ਬਹੁਤ ਵਧੀਆ ਆ ਗਮਲਿਆਂ ਚ ਬੂਟੇ ਲੱਗੇ ਹੋਏ ਆ ਦੋ ਗਮਲੇ ਆ ਪੋਟ ਲੱਗੇ ਹੋਏ ਨੀਲੇ।

ਮਹੌਲ ਬਹੁਤ ਵਧੀਆ ਏ ਇਹ ਵੱਡਾ ਪਾਰਕ ਹੈ ਪਾਰਕ ਦੇ ਆਸੇ ਪਾਸੇ ਦਰਖਤ ਲੱਗੇ ਹੋਏ ਆ --

ਗੱਡੀ ਖੜੀ ਟਰਾਲੀ ਜਿਹੀ ਇਹ ਸੜਕ ਬਣਾਉਣ ਆਲੀ ਹੈ ਵਿੱਚੋ ਲੁੱਕ-ਲੁੱਕ ਪਾਂਦੀ।

ਉਹ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਬਹੁਤ ਵਧੀਆ ਏ ਇੱਕ ਕਾਰ ਦੇ ਉੱਤੇ ਕਵਰ ਪੂਰਾ ਕੱਪੜੇ ਦਾ ਚੜਾਇਆ ਹੋਇਐ।

ਇਹ ਏੜੀ ਪਿੱਛੇ ਦਾ ਤੁਸੀ ਵਿਊਹ ਵੇਖਦੇ ਪਏ ਔ ਏੱਥੇ ਦਾ ਵਾਤਾਵਰਣ ਬਹੁਤ ਵਧੀਆ ਐ ਇੱਕ ਹਸਪਤਾਲ ਹੈ ਏੱਥੇ ਟੈੱਸਟ ਟੁਸਟ ਬਹੁਤ ਵਧੀਆ ਹੋ ਰਹੇ ਆ।

ਮੋਟਰਸਾਈਕਲ ਖੜੇ ਆ ਇੱਕ ਮੋਟਰਸਾਈਕਲ ਖੜਾ ਆ ਬੰਦਾ ਖੜਾ ਗੇਟ ਦੇ ਕੋਲ।

ਇਹ ਪਾਣੀਆ ਦਾ ਠੰਡੇ ਪਾਣੀਆ ਦਾ ਕੂਲਰ ਪਿਆ ਏ ਇਥੇ ਪਾਣੀ ਪੀ ਸਕਦੇ ਹੋ ਤੁਸੀਂ ਠੰਡਾ ਉੱਪਰ ਪਾਣੀ ਦਾ--

ਇੱਥੇ ਕਾਰਾਂ ਧੋਤੀਆਂ ਜਾਂਦੀਆਂ ਏ ਕਾਰਾਂ ਸਫਾਈ ਕੀਤੀਆਂ ਜਾਂਦੀਆਂ ਆਪ ਹੀ ਕਾਰਾਂ --

ਇਹ ਜਿਹੜੀ ਪਿਕਚਰ ਦਾ ਵਿਊ ਬਹੁਤ ਵਧੀਆ ਹੈ ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ ਇੱਥੇ ਇੱਕ ਮੇਲਾ ਲੱਗਿਆ ਹੋਇਆ ਹੈ ਮੇਲਾ ਬਹੁਤ ਭਾਰੀ ਹੈ।

ਰੈਕਾਂ ਚ ਪਈਆਂ ਹੈ ਜਿਹੜੀਆਂ ਮਰਜ਼ੀ ਕਿਤਾਬਾਂ ਇੰਗਲਿਸ਼ ਪੰਜਾਬੀ --

ਇਹ ਜਿਹੜਾ ਵਿਊ ਪਿਚਰ ਦਾ ਵੇਖ ਰਹੇ ਹੋ ਬਹੁਤ ਵਧੀਆ ਇਥੇ ਦਾ ਵਾਤਾਵਰਨ ਬਹੁਤ ਵਧੀਆ ਇੱਥੇ ਦਾ ਮਾਹੌਲ ਮਾਹੁਲ ਬਹੁਤ ਵਧੀਆ ਐ।

ਇਹ ਬਿਜਲੀ ਦਾ ਟ੍ਰਾਂਸਫਾਰਮ ਲੱਗਾ ਹੋਇਆ ਐ ਇਹ ਗੌਰਮੈਂਟ ਦੀ ਬਿਲਡਿੰਗ ਐ ਇੱਥੇ ਬਹੁਤ --

ਇਥੇ ਦਾ ਮਾਹੌਲ ਬਹੁਤ ਵਧੀਆ ਇਹ ਜਿਹੜਾ ਇੱਕ ਸ਼ੈਡ ਜਿਹੀ ਪਈ ਹੋਈ ਬੜੀ ਵੱਡੀ ਬਿਜਲੀ ਦਾ ਟ੍ਰਾਂਸਫਾਰਮ ਬਹੁਤ ਵੱਡਾ ਲੱਗਿਆ ਹੋਇਆ।

ਖੇਤਾਂ ਖੂਤਾਂ ਨੂੰ ਪਾਣ ਨੂੰ ਖਾਦ ਖੂਦ ਮਿਲਦੀ ਐ ਇੱਥੇ ਹੋਰ ਵੀ।

ਇਹ ਪਿੱਛੇ ਦਾ ਤੁਸੀਂ ਜਿਹੜਾ ਵਿਊ ਵੇਖਦੇ ਪਏ ਹੋ ਇਹ ਖੇਤਾਂ ਦਾ ਵਿਊ ਹੈ ਇੱਥੇ ਦਾ ਮਾਹੌਲ ਬਹੁਤ ਵਧੀਆ ਹੈ ਐਥੇ ਦਾ ਵਾਤਾਵਰ ਬਹੁਤ ਵਧੀਆ।

ਇਹ ਜਿਹੜਾ ਪਿਕਚਰ ਦਾ ਤੁਸੀ ਵਿਊ ਵੇਖਦੇ ਪਏ ਹੋ ਬਹੁਤ ਵਧੀਆ ਹੈ। ਇੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ।

ਤੇਲ ਮਿਲਦੇ ਹੈ ਸੈਂਪੂ ਮਿਲਦੇ ਹੈ ਇਹ ਬੰਦਾ ਖੜਾ ਹੈ ਬਿੱਲ ਲਏ ਕੇ ਇਹ ਮਿਲਦਾ ਪਿਆ ਹੈ ਮਾਲ ਮਾਲ ਬਹੁਤ ਵਧੀਆ ਇੱਥੋਂ ਮਿਲਦਾ ਹੈ।